ਇਹ ਦੋ ਭਾਈ ਖੜੇ ਹਨ।

ਕੱਪੜੇ ਪਾਏ ਹੋਏ ਹਨ।

ਸਾਹਮਣੇ ਇੱਕ ਸਕੂਲ --

ਸਾਹਮਣੇ ਇੱਕ ਦੁਕਾਨ --

ਹਨ ਸੋਫੇ ਸੰਤਰੀ ਰੰਗ ਦੇ ਹਨ।

ਦੁਕਾਨ ਤੇ ਦੋ ਆਦਮੀ --

ਸਾਹਮਣੇ ਸੀਮਟ ਦੀ ਦੁਕਾਨ ਹੈ ਦੁਕਾਨ --

ਹੇਮਪ ਆਦਮੀ ਝਾੜੂ --

ਪਈਆਂ ਹਨ ਇੱਟਾਂ ਦਾ ਰੰਗ ਲਾਲ।

ਸਾਹਮਣੇ ਇੱਕ ਨੈਟ ਹੈ।

ਹੈ ਦੀਵਾਰ ਤੇ ਕੁਝ ਲਿਖਿਆ --

ਕੁਰਸੀਆਂ ਤੇ ਆਦਮੀ ਬੈਠੇ ਹਨ।

ਦਾ ਲੈਂਟਰ ਪਾਇਆ ਹੋਇਆ --

ਸਾਹਮਣੇ ਇੱਕ ਦਕਾਨ ਹੈ।